ਜਾਵਾ ਵਿੱਚ ਅਰੇ ਆਪਰੇਸ਼ੰਨ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਤੁਸੀ ਸਿਖੋਗੇ ਕਿ
ਕਲਾਸ ਅਰੇਜ਼ ਨੂੰ ਕਿਵੇਂ ਇੰਪੋਰਟ ਕਰੀਏ ਅਤੇ ਅਰੇਜ਼ ਉੱਤੇ ਬੇਸਿਕ ਓਪਰੇਸ਼ਨ ਕਿਵੇਂ ਕਰੀਏ
ਇਸ ਟਿਊਟੋਰਿਲ ਵਿੱਚ ਅਸੀ ਵਰਤੋ ਕਰ ਰਹੇ ਹਾਂ ਉਬੁੰਟੂ 11 10 ਜੇਡੀਕੇ 1 6 ਅਤੇ ਇਕਲਿਪਸ 3 7 0 ਇਸ ਟਿਊਟੋਰਿਲ ਲਈ ਤੁਹਾਨੂੰ ਜਾਵਾ ਵਿੱਚ ਅਰੇਜ਼ ਦਾ ਗਿਆਨ ਹੋਣਾ ਚਾਹੀਦਾ ਹੈ
ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਵੇਬਸਾਈਟ ਉੱਤੇ ਜਾਓ
http ਸਪੋਕਨ ਟਿਊਟੋਰੀਅਲ ਓਰਗ ਅਰੇ ਆਪਰੇਸ਼ੰਸ ਲਈ ਮੇਥਡਸ ਕਲਾਸ ਵਿੱਚ ਉਪਲੱਬਧ ਹੁੰਦੇ ਹਨ ਜਿਸਨੂੰ ਅਰੇਜ਼ ਕਹਿੰਦੇ ਹਨ
ਉਨ੍ਹਾਂ ਨੂੰ ਏਕਸੇਸ ਕਰਨ ਦੇ ਲਈ ਸਾਨੂੰ ਕਲਾਸ ਨੂੰ ਇੰਪੋਰਟ ਕਰਨ ਦੀ ਲੋੜ ਹੁੰਦੀ ਹੈ
ਇਹ ਸਟੇਟਮੇਂਟ ਇੰਪੋਰਟ ਜਾਵਾ ਉਤਿਲ ਅਰੇਜ਼ ਸੇਮੀਕਾਲਨ ਦੇ ਦੁਆਰਾ ਪੂਰਾ ਹੁੰਦਾ ਹੈ
ਅਸੀ ਮੇਥਡ ਨੂੰ ਕਲਾਸ ਵਿਚੋਂ ਏਕਸੇਸ ਕਰ ਸੱਕਦੇ ਹਾਂ
ਅਸੀ ਇਸਨੂੰ ਡਾਟ ਅਤੇ ਮੇਥਡ ਨਾਮ ਨੂੰ ਜੋੜਕੇ ਕਰਦੇ ਹਾਂ
ਇਸਲਈ ਅਰੇਜ਼ ਡੋਟ ਟੋਸਟਰਿੰਗ ਦਾ ਅਰਥ ਟੋਸਟਰਿੰਗ ਮੇਥਡ ਅਰੇਜ਼ ਕਲਾਸ ਵਿਚੋ ਹੈ
ਹੁਣ ਇਕਲਿਪਸ ਉੱਤੇ ਜਾਓ
ਅਸੀਂ ਪਹਿਲਾਂ ਹੀ ਕਲਾਸ ਅਰੇਸਡੇਮੋ ਬਣਾ ਦਿੱਤਾ ਹੈ
ਹੁਣ ਕਲਾਸ ਅਰੇਜ਼ ਨੂੰ ਇੰਪੋਰਟ ਕਰੋ
ਇੰਪੋਰਟ ਸਟੇਟਮੇਂਟ ਨੂੰ ਕਲਾਸ ਦੀ ਪਰਿਭਾਸ਼ਾ ਤੋ ਪਹਿਲਾਂ ਲਿਖਿਆ ਜਾਂਦਾ ਹੈ
ਇਸਲਈ ਪਬਲਿਕ ਕਲਾਸ ਤੋ ਪਹਿਲਾਂ ਟਾਈਪ ਕਰੋ ਇੰਪੋਰਟ ਜਾਵਾ ਉਤਿਲ ਅਰੇਜ਼ ਸੇਮੀਕਾਲਨ
ਇਹ ਸਟੇਟਮੇਂਟ ਦਰਸਾਉਂਦਾ ਹੈ ਕਿ ਜਾਵਾ ਵਿੱਚ ਉਤਿਲ ਨਾਮ ਦਾ ਪੈਕੇਜ ਹੈ ਜਿਸ ਵਿਚ ਕਲਾਸ ਅਰੇਜ਼ ਹੈ ਅਤੇ ਇਸਨੂੰ ਇਮ੍ਪੋਰਟ ਕੀਤਾ ਜਾਣਾ ਹੈ
ਹੁਣ ਇੱਕ ਅਰੇ ਨੂੰ ਜੋੜੋ
ਮੈਨ ਫੰਕਸ਼ਨ ਵਿੱਚ ਟਾਈਪ ਕਰੋ ਇੰਟ ਮਾਰਕਸ ਸਕਵੇਰ ਬਰੈਕੇਟਸ ਖੋਲੋ ਅਤੇ ਬੰਦ ਕਰੋ ਇਕੁਅਲ ਟੋ ਬਰੈਕੇਟਸ ਵਿੱਚ 2 7 5 4 8 ਹੁਣ ਅਰੇ ਦੀ ਸਟਰਿੰਗ ਦਰਸਾਉਣ ਲਈ ਅਤੇ ਇਸਨੂੰ ਪ੍ਰਿੰਟ ਕਰਨ ਲਈ ਅਸੀ ਅਰੇਜ਼ ਕਲਾਸ ਵਿੱਚ ਉਪਲੱਬਧ ਮੇਥਡ ਦੀ ਵਰਤੋ ਕਰਾਂਗੇ
ਹੁਣ ਟਾਈਪ ਕਰੋ ਸਟ੍ਰਿੰਗ ਐਮਐਸਟੀਆਰ ਇਕੁਅਲ ਟੋ ਅਰੇਜ਼ ਡੋਟ ਟੋਸਟਰਿੰਗ ਪੈਰੇਂਥੇਸਿਸ ਪੈਰੇਂਥੇਸਿਸ ਵਿੱਚ ਅਸੀ ਅਰੇ ਦਾ ਨਾਮ ਦੇਵਾਂਗੇ ਜੋ ਹੈ ਮਾਰਕਸ ਹੁਣ ਇਹ ਟੋਸਟਰਿੰਗ ਮੇਥਡ ਅਰੇ ਦੇ ਸਟਰਿੰਗ ਦਾ ਵਰਣਨ ਕਰੇਗਾ
ਅਸੀ ਅੰਕ ਪ੍ਰਿੰਟ ਕਰਾਂਗੇ
ਹੁਣ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਪੈਰੇਂਥੇਸਿਸ ਵਿੱਚ ਟਾਈਪ ਕਰੋ ਐਮਐਸਟੀਆਰ ਹੁਣ ਆਉਟਪੁਟ ਵੇਖੋ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਜਿਵੇਕਿ ਅਸੀ ਆਉਟਪੁਟ ਵਿੱਚ ਵੇਖ ਸੱਕਦੇ ਹਾਂ ਟੋਸਟਰਿੰਗ ਮੇਥਡ ਨੇ ਅਰੇ ਦੇ ਸਟਰਿੰਗ ਦਾ ਵਰਣਨ ਕੀਤਾ ਹੈ
ਹੁਣ ਅਸੀਂ ਅਰੇ ਦੇ ਏਲਿਮੇਂਟਸ ਨੂੰ ਸ਼ਰੇਣੀਕਰਣ ਵਿੱਚ ਵੇਖਦੇ ਹਾਂ
ਹੁਣ ਲਾਇਨ ਅਰੇਜ਼ ਡੋਟ ਟੋਸਟਰਿੰਗ ਤੋ ਪਹਿਲਾਂ ਟਾਈਪ ਕਰੋ ਅਰੇਜ਼ ਡੋਟ ਸੋਰਟ ਪੈਰੇਂਥੇਸਿਸ ਵਿੱਚ ਅਰੇ ਦਾ ਨਾਮ ਜੋ ਹੈ ਮਾਰਕਸ ਹੁਣ ਅਰੇਜ਼ ਕਲਾਸ ਵਿੱਚ ਸੋਰਟ ਮੇਥਡ ਇਸ ਵਿੱਚ ਕਾਲ ਕੀਤੇ ਗਏ ਅਰੇ ਦੇ ਏਲਿਮੇਂਟਸ ਨੂੰ ਸ਼ਰੇਣੀਬੱਧ ਕਰਦਾ ਹੈ
ਹੁਣ ਅਸੀ ਅਰੇ ਮਾਰਕਸ ਨੂੰ ਸ਼ਰੇਣੀਬੱਧ ਕਰ ਰਹੇ ਹਾਂ ਅਤੇ ਫਿਰ ਇਸਦੇ ਸਟ੍ਰਿੰਗ ਏਲਿਮੇਂਟ ਨੂੰ ਪ੍ਰਿੰਟ ਕਰਾਂਗੇ
ਆਉਟੁਪਟ ਵੇਖੋ
ਸੇਵ ਅਤੇ ਰਨ ਕਰੋ
ਅਸੀ ਆਉਟਪੁਟ ਵਿੱਚ ਵੇਖ ਸੱਕਦੇ ਹਾਂ ਸੋਰਟ ਮੇਥਡ ਅਰੇ ਨੂੰ ਵਧਦੇ ਕ੍ਰਮ ਵਿੱਚ ਸ਼ਰੇਣੀਬੱਧ ਕਰਦਾ ਹੈ
ਧਿਆਨ ਦਿਓ ਕਿ ਸੋਰਟ ਮੇਥਡ ਆਪ ਅਰੇ ਬਦਲਦਾ ਹੈ
ਇਸ ਪ੍ਰਕਾਰ ਦੇ ਸ਼ਰੇਣੀਕਰਣ ਨੂੰ ਇਨਪਲੇਸ ਸੋਰਟਿੰਗ ਕਹਿੰਦੇ ਹਨ
ਇਸਦਾ ਅਰਥ ਹੈ ਕਿ ਅਰੇ ਜਿਸ ਵਿੱਚ ਏਲਿਮੇਂਟਸ ਸ਼ਾਮਲ ਹੁੰਦੇ ਹਨ ਉਹ ਸ਼ਰੇਣੀਕਰਣ ਦੇ ਨਤੀਜੇ ਵਜੋ ਬਦਲਦਾ ਹੈ
ਅਗਲਾ ਮੇਥਡ ਅਸੀ ਫਿੱਲ ਦੇਖਣ ਜਾ ਰਹੇ ਹਾਂ
ਫਿੱਲ ਮੇਥਡ ਦੋ ਆਰਗੁਮੇਂਟਸ ਲੈਂਦਾ ਹੈ
ਸ਼ਰੇਣੀਕਰਣ ਲਾਇਨ ਨੂੰ ਹਟਾਓ ਅਤੇ ਟਾਈਪ ਕਰੋ ਅਰੇਜ਼ ਡੋਟ ਫਿੱਲ ਬਰੈਕੇਟਸ ਵਿੱਚ ਅਰੇ ਦਾ ਨਾਮ ਜੋ ਮਾਰਕਸ ਹੈ
ਇਹ ਸਾਡਾ ਪਹਿਲਾ ਆਰਗੁਮੇਂਟਸ ਹੈ ਅਤੇ ਦੂਜੀ ਵੈਲਿਊ ਜੋ ਅਰੇ ਵਿੱਚ ਲੱਗੇਗੀ ਅਸੀ ਇਸਨੂੰ 6 ਦਿੰਦੇ ਹਾਂ ਅਤੇ ਸੇਮੀਕਾਲਨ ਸੇਵ ਅਤੇ ਰਨ ਕਰੋ
ਜਿਵੇ ਕਿ ਅਸੀ ਵੇਖ ਸੱਕਦੇ ਹਾਂ ਨਾਮ ਦੇ ਅਨੁਸਾਰ ਫਿੱਲ ਮੇਥਡ ਦਿੱਤੇ ਗਏ ਆਰਗੁਮੇਂਟ ਦੇ ਨਾਲ ਜੋ 6 ਹੈ ਅਰੇ ਭਰਦਾ ਹੈ
ਅਸੀ ਅਗਲਾ ਮੇਥਡ ਕਾਪਯੋਫ ਦੇਖਣ ਜਾ ਰਹੇ ਹਾਂ
ਅਸੀ ਅਰੇ ਮਾਰਕਸ ਦੇ ਸਾਰੇ ਏਲਿਮੇਂਟਸ ਨੂੰ ਅਰੇ ਮਾਰਕਸਕੋਪੀ ਵਿੱਚ ਕਾਪੀ ਕਰਨ ਜਾ ਰਹੇ ਹਾਂ
ਹੁਣ ਅਰੇਜ਼ ਡੋਟ ਫਿੱਲ ਨੂੰ ਹਟਾਓ
ਅਤੇ ਟਾਈਪ ਕਰੋ ਇੰਟ ਮਾਰਕਸਕੋਪੀ 160 ਅਗਲੀ ਲਾਇਨ ਟਾਈਪ ਕਰੋ ਮਾਰਕਸਕੋਪੀ ਅਰੇਜ਼ ਕਾਪਯੋਫ ਮਾਰਕਸ 5 160 ਇਹ ਮੇਥਡ ਦੋ ਆਰਗੁਮੇਂਟਸ ਲੈਂਦਾ ਹੈ
ਪਹਿਲਾ ਆਰਗੁਮੇਂਟ ਅਰੇ ਦਾ ਨਾਮ ਹੈ ਜਿਸਦੇ ਨਾਲ ਤੁਸੀ ਏਲਿਮੇਂਟਸ ਕਾਪੀ ਕਰਨਾ ਚਾਹੁੰਦੇ ਹੋ ਜੋ ਮਾਰਕਸ ਹੈ
ਦੂਜਾ ਏਲਿਮੇਂਟ ਦੀ ਗਿਣਤੀ ਹੈ ਇੱਥੇ ਅਸੀ 5 ਕਾਪੀ ਕਰਾਂਗੇ
ਫਿਰ ਅਰੇਜ਼ ਡੋਟ ਟੋਸਟਰਿੰਗ ਵਿੱਚ ਮਾਰਕਸ ਨੂੰ ਮਾਰਕਸ ਕੋਪੀ ਵਿੱਚ ਬਦਲੋ
ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਅਸੀ ਵੇਖਦੇ ਹਾਂ ਕਿ ਅਰੇ ਮਾਰਕਸ ਦੇ ਏਲਿਮੇਂਟਸ ਅਰੇ ਮਾਰਕਸਕੋਪੀ ਵਿੱਚ ਕਾਪੀ ਹੋ ਜਾਂਦੇ ਹਨ
ਵੇਖਦੇ ਹਾਂ ਕਿ ਜੇਕਰ ਅਸੀ ਏਲਿਮੇਂਟਸ ਵਿਚੋ ਕਾਪੀ ਸੰਖਿਆਵਾਂ ਨੂੰ ਬਦਲੀਏ ਤਾਂ ਕੀ ਹੁੰਦਾ ਹੈ
5 ਨੂੰ 3 ਵਿੱਚ ਬਦਲੋ
ਸੇਵ ਅਤੇ ਰਨ ਕਰੋ
ਅਸੀ ਵੇਖ ਸੱਕਦੇ ਹਾਂ ਕਿ ਕੇਵਲ ਪਹਿਲੇ ਤਿੰਨ ਏਲਿਮੇਂਟਸ ਕਾਪੀ ਹੁੰਦੇ ਹਨ
ਵੇਖਦੇ ਹਾਂ ਕਿ ਕੀ ਹੁੰਦਾ ਹੈ ਜੇਕਰ ਕਾਪੀ ਹੋਣ ਵਾਲੇ ਏਲਿਮੇਂਟਸ ਦੀ ਗਿਣਤੀ ਅਰੇ ਦੇ ਸਾਰੇ ਏਲਿਮੇਂਟਸ ਦੀ ਗਿਣਤੀ ਤੋ ਜਿਆਦਾ ਹੈ
ਹੁਣ 3 ਨੂੰ 8 ਵਿਚ ਬਦਲੋ
ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਅਸੀ ਵੇਖ ਸੱਕਦੇ ਹਾਂ ਏਕ੍ਸਟ੍ਰਾ ਏਲਿਮੇਂਟਸ ਡਿਫਾਲਟ ਵੈਲਿਊ ਵਿਚ ਸੇਟ ਹੋ ਗਏ ਹਨ ਜੋ 0 ਹੈ
ਅੱਗੇ ਅਸੀ ਵੇਖਾਂਗੇ ਕਿ ਵੈਲਿਊਜ ਦੀ ਰੇੰਜ ਨੂੰ ਕਿਵੇਂ ਕਾਪੀ ਕਰੀਏ
ਹੁਣ ਕਾਪਯੋਫ ਨੂੰ ਕਾਪੀਓਫਰੇਂਜ ਵਿਚ ਅਤੇ 8 ਨੂੰ 1 4 ਵਿਚ ਬਦਲੋ
ਇਹ ਮੇਥਡ ਸਾਰੇ ਏਲਿਮੇਂਟਸ ਨੂੰ ਸ਼ੁਰੁਵਾਤੀ ਇੰਡੇਕਸ 1 ਅਤੇ ਇੰਡੇਕਸ 3 ਤੱਕ ਕਾਪੀ ਕਰਦਾ ਹੈ
ਸੇਵ ਅਤੇ ਰਨ ਕਰੋ
ਅਸੀ ਵੇਖ ਸੱਕਦੇ ਹਾਂ ਕਿ ਏਲਿਮੇਂਟਸ ਇੰਡੇਕਸ 1 ਤੋ 3 ਤੱਕ ਕਾਪੀ ਹੋ ਗਏ ਹਨ
ਧਿਆਨ ਦਿਓ ਕਿ ਅਸੀਂ 1 4 ਆਪਣੇ ਆਰਗੁਮੇਂਟਸ ਦੇ ਰੂਪ ਵਿੱਚ ਦਿੱਤਾ ਹੈ
ਪ੍ਰੰਤੂ ਫਿਰ ਵੀ ਇੰਡੇਕਸ 4 ਦਾ ਏਲਿਮੇਂਟ ਕਾਪੀ ਨਹੀਂ ਹੁੰਦਾ ਹੈ
ਕੇਵਲ ਇੰਡੇਕਸ 3 ਤੱਕ ਏਲਿਮੇਂਟਸ ਕਾਪੀ ਹੁੰਦੇ ਹਨ
ਦਿੱਤੀ ਗਈ ਰੇਂਜ ਤੋ ਇੱਕ ਇੰਡੇਕਸ ਪਹਿਲਾਂ ਰੁਕਦਾ ਹੈ
ਹੁਣ ਇਹ ਬੇਹੇਵੀਅਰ ਪੱਕਾ ਕਰਦਾ ਹੈ ਕਿ ਰੇਂਜੇਸ ਦੀ ਲਗਾਤਾਰ ਬਣੀ ਹੋਈ ਹੈ
0 4 ਦਾ ਭਾਵ ਹੈ ਇੰਡੇਕਸ 0 ਤੋ ਇੰਡੇਕਸ 3 ਤੱਕ
ਕੀ 4 6 ਦਾ ਭਾਵ ਇੰਡੇਕਸ 4 ਤੋ 5 ਤੱਕ ਹੈ
ਇਹ ਇਸ ਪ੍ਰਕਾਰ ਕੰਮ ਕਰਦਾ ਹੈ ਜੇਕਰ 0 4 4 6 0 5 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਲਾਸ ਅਰੇਜ਼ ਕਿਵੇਂ ਇੰਪੋਰਟ ਕਰੀਏ
ਅਰੇ ਆਪਰੇਸ਼ੰਸ ਕਿਵੇਂ ਕੰਮ ਨਾਲ ਸੰਬੰਧਿਤ ਕਰੀਏ ਜਿਵੇਂ ਟੋ ਸਟਰਿੰਗਜ਼ ਸੋਰਟ ਕੋਪੀ ਫਿੱਲ ਅਸਾਇਨਮੈਂਟ ਦੇ ਰੂਪ ਵਿੱਚ ਅਰੇਜ਼ ਇਕੁਅਲਜ਼ ਮੇਥਡ ਦੇ ਬਾਰੇ ਵਿੱਚ ਪੜੋ ਅਤੇ ਪਤਾ ਕਰੋ ਕਿ ਇਹ ਕੀ ਕਰਦਾ ਹੈ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਲਿੰਕ ਉੱਤੇ ਉਪਲੱਬਧ ਵਿਡੇਓ ਵੇਖੋ http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਠੀਕ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http ਸਪੋਕਨ ਟਿਊਟੋਰੀਅਲ ਓਰਗ ਨਮੈਕਟ ਇੰਟਰੋ ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਧੰਨਵਾਦ